ਠੀਕ ਆ। ਮਾੜੀ ਵੀ ਬੜੀ ਆ।

ਚਲ ਕੋਈ ਨਹੀਂ ਅੜੀਏ ਆਪੇ ਹੋਜੂ ਠੀਕ ਨਿਆਣੀ ਆ।

ਪਪੀਤੇ ਦੇ ਪੱਤੇ ਰਿਨ ਕੇ ਪੀਓ ਤੇ cell ਇੱਕੋ ਦਿਨ ਚ ਪੂਰੇ ਹੋ ਜਾਂਦੇ।

ਹਾਂ ਪਪੀਤੇ ਦੇ ਪੱਤੇ ਨਾ ਪੱਤਾ ਰਿੰਨਨਾ ਪਾਣੀ ਚ

ਦੋ ਤਿੰਨ ਘੁੱਟ ਪਾਣੀ ਦੇ ਪੀਣੇ ਵਾਵਾ ਈ ਰਿਨ ਲੈਣਾ ਜਰਾ ਕਾ ਅੱਛਾ ਅੱਛਾ ਰਿੰਨ ਰਿੰਨ ਕੇ ਦੋ ਤਿੰਨ ਘੁੱਟ ਪਾਣੀ ਦੇ ਦੋ ਤਿੰਨ ਘੁੱਟ ਬੰਦਾ ਪਾਣੀ ਚ ਭਾਵੇ ਫਰਿਜ਼ ਚ ਰੱਖ ਕੇ ਠੰਡਾ ਕਰਕੇ ਪੀਲੇ ਬੰਦਾ।

ਅਸੀ ਹੁਣ ਫਿਰ ਕਿਸੇ ਦਿਨ ਸਾਰਿਆਂ ਪੀਣੇ ਉਸਤਰਾ ਈ

ਹੁੰਦੇ ਤੇ ਮਾੜੇ ਕਸੇਲੇ ਕਸੇਲੇ ਆ ਕੌੜੇ ਨਹੀਂ ਹੁੰਦੇ ਫਿਰ ਮਜ਼ਬੂਰੀ ਨੂੰ

ਦੁੱਖ ਬਦਲੇ ਕੌੜਾ ਘੁੱਟ ਪੀਣਾ ਈ ਪੈਂਦਾ ਵਾ। ਫਿਰ ਵੱਡੀ ਮੰਮੀ ਰੋਟੀ late ਬਣਾਉਂਦੇ ਆ ਫਿਰ ਤੇ ਰੋਟੀ ਤੁਹਾਡੀ ਤੇ

ਫਿਰ ਤੇ ਤੁਸੀ ਦਸ ਗਿਆਰਾਂ ਵਜੇ ਖਾਂਦੇ ਹੋਣੇ ਰੋਟੀ।

ਆਹੋ।

ਹੈਲੋ ਹੈਲੋ ਹੈਲੋ ਹਾਂ ਹੋਰ ਸੁਣਾ ਠੀਕ ਠਾਕ

ਪ੍ਰਿਆ? ਪ੍ਰਿਆ ਵਿਚੇ ਈਆ ਪ੍ਰਿਆ ਪਤਾ ਨਹੀਂ ਕੀ ਕਰਨ ਦੀ ਆ।

ਹੈਲੋ ਚਲੋ ਠੀਕ ਜੇ ਕਰਾਂਗੇ ਫਿਰ ਬਾਅਦ ਚ

ਤਾਈ ਉਹ ਮੈਨੂੰ ਪਿਆਸ ਜਿਹੀ ਲੱਗ ਗਈ ਮੈਂ ਉਹ ਗਰਮੀ ਜਿਹੀ ਪਤਾ ਨਹੀਂ ਕਿਉਂ ਘਬਰਾਹਟ ਜਿਹੀ ਹੋਣ ਢਈ ਸੀ ਤੇ ਮੈਂ ਕਿਹਾ ਚੱਲ ਪਾਣੀ ਪੀ ਲਵਾਂ ਠੰਡਾ ਉੱਦਾ ਤਾਂ ਦਿਨ ਬਦਲੇ ਆ ਹਣਾ ਮੌਸਮ ਬਦਲ ਗਿਆ ਜਿਆਦਾ ਠੰਡਾ ਪਾਣੀ ਨਾ ਪਿਆ ਕਰੋ ਤਾਂਹੀ ਹੁੰਦੀ ਘਬਰਾਹਟ ਅੱਛਾ ਇਹ ਵੀ ਚੱਕਰ ਹੁੰਦਾ ਫਰਿਜ ਦਾ ਪਾਣੀ ਹੋਰ ਹਜੇ ਕਿਹੜਾ ਹਜੇ ਪਤਾ ਠੰਡ ਆ ਰਾਤ ਨੂੰ

ਹਮ ਅਸੀਂ ਨਹੀਂ ਮੈਂ ਨਹੀਂ ਪਿੰਦੀ ਅੱਛਾ ਜਿਦੋਂ ਭਾਰੀ ਗਰਮੀਆਂ ਆਉਣੀਆ ਤਾਂ ਵੀ ਨਹੀਂ ਮੈਂ ਠੰਡਾ ਨਹੀਂ ਫਰਿਜ ਦਾ ਪਾਣੀ ਨਹੀਂ ਪਿੰਦੀ ਮੈਂ ਤਾਜਾ ਪੀਨਾ

ਹੁਣ ਨਾ ਮੈਂ ਘੜਾ ਲਿਆਉਣਾ ਨਿੱਕਾ ਜਿਹਾ ਆਹੋ ਤਾਈ ਕਹਿੰਦੇ ਘੜੇ ਦਾ ਪਾਣੀ ਪੀਣ ਨਾਲ ਕਈ ਬਿਮਾਰੀਆਂ ਦੂਰ ਹੁੰਦੀਆਂ ਹਣਾ ਘੜਾ ਲਿਆਉਣਾ ਮੇਰੇ ਭਰਾ ਹੋਣਾ ਨੇ ਘੜਾ ਹੀ ਰਖਿਆ ਹੋਇਆ ਆ ਓਹਨੇ ਉਹ ਨਹੀਂ ਫਰਿਜ ਦਾ ਪਾਣੀ ਨਾ ਉਹ ਲਾਉਂਦਾ ਈ ਅਤੇ ਨਾ ਪਿੰਦਾ ਈ ਆ ਅਹ ਘੜਾ ਭਰ ਕੇ ਰੱਖ ਲੈਂਦੇ ਸਵੇਰੇ ਵੀ ਭਰ ਭਰ ਕੇ ਰੱਖ ਲੈਂਦੇ ਤੇ ਮੁੜਕੇ ਰਾਤ ਨੂੰ ਵੀ ਪਾਣੀ ਪਾ ਲੈਂਦੇ ਵਿਚ ਤਾਜਾ ਤੇ ਅਸ਼ਾ ਨਹੀਂ ਵਧੀਆ ਇਹ ਪਾਣੀ ਕਹਿੰਦੇ ਇਹ ਫਿਲਟਰ ਪਾਣੀ ਨਾਲੋਂ ਵੀ ਵਧੀਆ ਪਾਣੀ ਆ ਜੇ ਮੰਨਿਆ ਜਾਏ ਤਾਂ ਕਿ ਰੋਗ ਦੂਰ ਕਰਦਾ ਆ ਪਹਿਲਾਂ ਲੋਕੀ ਪਾਣੀ ਪੀਂਦੇ ਸੀਗੇ ਘੜੀਆਂ ਦਾ ਹੀ ਪਾਣੀ ਪੀਂਦੇ ਸੀਗੇ ਹਾਂ ਹਾਂ ਘੜੀਆਂ ਦਾ ਹੀ ਪਾਣੀ ਪੀਂਦੇ ਸੀ ਧੁੱਪੇ ਕੰਮ ਕਰਦੇ ਸੀ ਸਾਰਾ ਸਾਰਾ ਦਿਨ

ਹੈਂ ਤੇ ਪਰਸੀਨੇ ਆਉਂਦੇ ਸੀ ਤੇ ਸਭ ਬਿਮਾਰੀਆਂ ਵਿਚ ਪਰਸੀਨੇ ਰਾਹ ਹੀ ਨਿਕਲ ਜਾਂਦੀਆਂ ਸੀ ਤੇ ਹੁਣ ਲੋਕਾਂ ਨੇ ਏ ਸੀ ਲਗਵਾ ਲੈ ਆ ਕਦੀ ਬੁਖਾਰ ਨਹੀਂ ਸੀ ਚੜ੍ਹਿਆ ਕਦੀ ਸਰ ਨਹੀਂ ਸੀ ਦੁਖੀਆ ਹੈਂ

ਕੋਈ ਇੱਦਾ ਦੀ ਹੈ ਹੀ ਨਹੀਂ ਸੀ ਮੈਂ ਕੁਆਂਟਲ ਦੀ ਬੋਰੀ ਆਪੇ ਹੀ ਚੁੱਕ ਲੈਣੀ ਹੁਣੀ ਸੀ ਕੱਲੀ

ਪਹਿਲੀਆਂ ਖੁਰਾਕਾਂ ਫੇਰ ਓਹੀ ਆ ਨਾ ਅੱਜ ਕਲ ਤਾਂ ਸਾਰੀਆਂ ਤਾਈ ਜੀ ਮਿਲਾਵਟ ਈ ਆ

ਮਿਲਾਵਟਾਂ ਨਾਲ ਹਰ ਇਕ ਚੀਜ ਭਰੀ ਪਈ ਆ ਜੋ ਦੇਖ ਲੋ ਹਰ ਇਕ ਚੀਜ

ਆਹੋ ਤੇ ਹੁਣ ਬਣਾਉਦਿਆਂ ਕੁੜੀਆਂ ਉਹ ਤੇ ਜਿਆਦਾ ਪਾਉਂਦੀਆਂ ਵਾ ਤੁੜਕਾ ਨੀ ਘਟ ਬੁਜੁਰਗੀ ਆ ਨਾ ਹੁਣ

ਜੇ ਮੈਂ ਓਹਨਾ ਨੂੰ ਕਹਿਣੀ ਨਾ ਬੀ ਤੁਸੀਂ ਅਹ ਬੜਾ ਤੁੜਕਾ ਪਾਉਣੀਆਂ ਕਹਿੰਦੀ ਬੀਬੀ ਇੰਨਾ ਕੇ ਤੇ ਹੋਣਾ ਹੀ ਚਾਹੀਦਾ ਮੈਂ ਕਿਹਾ ਕੇ ਤੁਸੀਂ ਮੈਨੂੰ ਤੇ ਮਾਰਨਾ ਆਂ

ਪਰਮਾਤਮਾ ਲੰਮੀ ਉਮਰ ਕਰੇ ਥੋਡੇ ਪ੍ਰਭੂ

ਨਹੀਂ ਹੈਨੀ ਖਾਦੀ ਨਹੀਂ ਜਾਂਦੀ ਤਾਈ ਹਮ ਫਰੂਟ ਫਰਾਟ ਲੈ ਆਉਣੀ ਆ ਤੇ ਬਾਕੀ ਨਹੀਂ ਮੈਂ ਕਦੇ ਤਲੀਆਂ ਚੀਜਾਂ ਖਾਦੀਆਂ ਆਪੇ ਬਣਾ ਲੋ ਤੁਸੀਂ ਇਹ ਜਿਹੜੇ ਨਾਲੇ ਜਿਹੜੇ ਖਾਂਦੇ ਆ ਨਾ ਤੇ ਉਹ ਬਿਮਾਰ ਹੀ ਰਹਿੰਦੇ ਹੈ ਹਮ ਮੈਂ ਨਹੀਂ ਖਾਂਦੀ ਨਹੀਂ ਮੈਂ ਕਦੀ ਖਾਦੇ ਹੁਣ ਮੇਰੀ ਮੰਮੀ ਆ ਨਾ ਇਹਨੇ ਮੀਟ ਨੂੰ ਫਰਾਈ ਕਰ ਕਰ ਕੇ ਖਾਣਾ ਕਿਲੋ ਮੀਟ ਕੁਸ਼ ਨਹੀਂ ਕਹਿੰਦਾ ਸੀ ਇਹਨੂੰ ਕੱਲੀ ਨੂੰ ਕਰ ਕਰ ਕੇ ਖਾਣਾ ਤੇ ਉਹ ਸਾਰਾ ਜਿਹੜਾ ਤੇਲ ਆ ਉਹ ਨਾੜਾਂ ਵਿਚ ਹੀ ਜੰਮਿਆ ਚਰਬੀ ਬਣ ਗਈ

ਤੇ ਓਹਦਾ ਨਤੀਜਾ

ਅਸੀਂ ਕਹਿਣੇ ਨਾ ਡਾਕਟਰ ਸਾਨੂੰ ਕਹਿ ਦਿੰਦੇ ਤੇਲ ਖਾਓ ਤੇ ਆਪ ਘੈ ਖਾਂਦੇ ਆ ਤੇ ਤੇਲ ਸਾਡੇ ਅੰਦਰ ਜਾਕੇ ਤੇਲ ਜੰਮਦਾ ਤੇ ਆਹ ਜਿਹੜਾ ਡਾਲਡਾ ਘੈ ਆ ਇਹ ਖਾਣਾ ਚਾਹੀਦਾ

ਇਹ ਖਾਂਦਾ ਨਹੀਂ ਕੋਈ ਤੇ ਸ਼ਰੀਰ ਵਾਸਤੇ ਇਹ ਵਧੀਆ ਆ ਹੱਡੀਆਂ ਹੁੱਡੀਆਂ ਵਾਸਤੇ

ਵੱਡਾ ਮੇਰਾ ਤਾਇਆ ਜਿਹੜਾ ਵੱਡਾ ਆ ਓਹਦਾ ਦੇਖ ਲੋ ਕਿੱਦਾਂ ਮੁੰਡਿਆਂ ਨੂੰ ਪਰੇ ਕਰਦਾ ਕਿੰਨੇ ਅੱਸੀ ਅੱਸੀ ਕੁ ਸਾਲ ਤੇ ਹੋ ਗਈ ਆ ਉਮਰ ਮੇਰੇ ਖਿਆਲ ਚ

ਆਹੋ ਇੰਨੀ ਕੇ ਤੇ ਹੈਗੀ ਆ ਸੱਤਰ ਸੱਤਰ ਸੱਤਰ ਪੰਜਤਰ ਤੇ ਗਈ ਨਹੀਂ ਨਾ ਕਿਤੇ ਨਹੀਂ ਜਿਆਦੇ ਈ ਆ ਆਹੋ ਮਤਲਬ ਇਕ ਅੰਦਾਜਾ ਲਾਈਏ ਤਾਂ

ਤੇ ਉਹ ਦੇਖ ਲੋ ਉਹ ਮੁੰਡਿਆਂ ਨੂੰ ਪਰੇ ਕਰਦਾ

ਪਰ ਬੋਲੀ ਦੇ ਵਿਚ ਫਰਕ ਪੈ ਜਾਂਦਾ ਨਾ ਤੇ ਬੋਲੀ ਤੇ ਚਾਹੇ ਫਰਕ ਪੈ ਜਾਂਦੇ ਜਿੱਦਾ ਲੋਕਾ ਲੋਕੀ ਓਪਰੇਸ਼ਨ ਕਰਾਉਂਦੇ ਆ ਗੋਡਿਆਂ ਦੇ ਫਲਾਣਾ ਆਹ ਹੋ ਗਿਆ ਜੀ ਢਿਮਕਾਨਾ ਇਹ ਹੋ ਗਿਆ

ਆਹ ਤਾਂ ਹਜੇ ਤਾਂ ਖਾਣ ਨੂੰ ਨਹੀਂ ਜੁੜਦਾ ਕੁਸ਼ ਵੀ ਇਹਨੂੰ

ਆਹੋ ਰੋਟੀ ਆ ਨਾ ਤੇ ਪੈਸਾ ਨਾਲੇ ਨਹੀਂ ਪੈਸੇ ਖਰਚਦਾ ਵਿਚਾਰਾ ਇਹ ਖਾ ਡੱਫ ਲੈਂਦੇ ਆ ਤੇ ਪਰ ਓਹਨੂੰ ਦਿੰਦੇ ਨਹੀਂ ਕੁਸ਼ ਆਪੇ ਖਾ ਲਿਆ ਕਰੇ ਤੇ ਲੈਕੇ ਤੇ ਓਹਨੂੰ ਕਿ ਆ ਹਾਂ ਹੈ ਤੇ ਉਹ ਰਹਿਣ ਵੀ ਨਹੀਂ ਦਿੰਦਿਆਂ ਤਾਈ ਤਾਈ ਉਹ ਪਤਾ ਕਿ ਗੱਲ ਆ ਉਹ ਰਹਿਣ ਨਹੀਂ ਦਿੰਦਿਆਂ ਚੀਜ ਬ ਅਹ ਅਹ ਆਪਣੀ ਵੱਡੀ ਭੂਆ ਆਈ ਸੀ ਨਾ ਰੱਖੜੀ ਤੇ ਇੱਕ ਗੱਲ ਸੁਨਾਵਾਂ ਤੈਨੂੰ ਰੱਖੜੀ ਤੇ ਆਈ ਤੇ ਆਣ ਕੇ ਤੇ ਪਹਿਲੀ ਵਾਰ ਰੱਖੜੀ ਤੇ ਆਈ ਸਾਡੇ ਬਚਪਨ ਤੋਂ ਲੈਕੇ ਹੁਣ ਤਕ ਆਪਾਂ ਕਦੇ ਨਹੀਂ ਭਾਈ ਤੇ ਇਹ ਰੱਖੜੀ ਲੈ ਕੇ ਤੇ ਜਦੋਂ ਡੈਡੀ ਦਾ ਐਕਸੀਡੈਂਟ ਹੋਇਆ ਤੇ ਇਹ ਚਾਅ ਨਾਲ ਲੈਕੇ ਆਈ ਕਹਿੰਦੀ ਮੈਂ ਕਿਹਾ ਬਾਬਾਜੀ ਤੁਸੀਂ ਬਚਾਇਆ ਤੇ ਚਲੋ ਮੇਰੀ ਜੋੜੀ ਸਲਾਮਤ ਰਹੀ ਆ ਭਰਾਵਾਂ ਦੀ ਤੇ ਮੈਂ ਰੱਖੜੀ ਪਾਉਣ ਜਾਣਾ ਹੀ ਜਾਣਾ ਤੇ ਵੱਡੇ ਭਾਜੀ ਜਿਹੜਾ ਇਹਨਾਂ ਦਾ ਵੱਡਾ ਬੇਟਾ ਵੀ ਵੱਡੇ ਭਾਜੀ ਨੇ ਨਾ ਮਤਲਬ ਓਹਨੇ ਚਾਅ ਨਾਲ ਭੇਜ ਦਿੱਤਾ ਕਹਿੰਦਾ ਮੰਮੀ ਮਿਕ੍ਸ ਮਠਿਆਈ ਦੇ ਮਹਿੰਗੇ ਡੱਬੇ ਲੈ ਕੇ ਜਾਣੇ ਆ ਤੇ ਇਹ ਨਹੀਂ ਕਿ ਰੱਸਗੁੱਲੇ ਜਾ ਲੱਡੂ ਲੁੱਡੂ ਨਹੀਂ ਲੈ ਕੇ ਜਾਣੇ ਰਾਹੁਲ ਤੇਰੇ ਨਾਲ ਚੱਲ ਜਾਂਦੇ ਤੇ ਵਧੀਆ ਮਠਿਆਈ ਲੈ ਕੇ ਦੇਣੀ ਆ ਤੇ ਜੋ ਜੋ ਲੈਕੇ ਜਾਣਾ ਹੋਊਗਾ ਲੈ ਜੀ ਤੇ ਧਾਗੇ ਤੂੰ ਵਧੀਆ ਲੈ ਕੇ ਜਾਈਂ ਇਹ ਮਤਲਬ ਪੰਜ ਛੇ ਡੱਬੇ ਲੈਕੇ ਆਈ ਮਠਿਆਈ ਦੇ ਮਿਕ੍ਸ ਮਠਿਆਈ ਦੇ ਇੱਕੋ ਜਿਹੇ ਤੇ ਬੈਗ ਚੱਕਿਆ ਹੱਸੀ ਹੈਂ ਤੈਨੂੰ ਪਤਾ ਹੀ ਹੈ ਅਗਸਤ ਮਹੀਨੇ ਤੇ ਭਾਭੀ ਵੀ ਪਈ ਤੇ ਆਈ ਤੇ ਆਣ ਕੇ ਨਾ ਤੇ ਬੈਗ ਲੈ ਕੇ ਤੇ ਸਿੱਧੀ ਆਈ ਏਧਰ ਪਹਿਲੀ ਵਾਰ ਸਿਧਿ ਸਾਡੇ ਘਰ ਆਈ ਨਹੀਂ ਤੇ ਇਹ ਵੱਡੇ ਤਾਏ ਕੇ ਜਾਂਦੀ ਆ ਤੇ ਜਿੱਦਾਂ ਹੀ ਆਈ ਤੇ ਆਣ ਕੇ ਕਹਿੰਦੀ ਮੈਂ ਭਰਾਵਾ ਰੱਖੜੀ ਪਾਉਣ ਆਈ ਮੈਨੂੰ ਮਨਾ ਨਾ ਕਰੀਂ ਸਾਨੂੰ ਮਤਲਬ ਖੁਸ਼ੀ ਇੰਨੀ ਹੋਈ ਨਾ ਤੁਸੀਂ ਮੰਨੋਗੇ ਝੂਠ ਬੜੀ ਖੁਸ਼ੀ ਹੋਈ ਸਾਨੂੰ ਵੀ ਦੁੱਖ ਸੀਗਾ ਵੀ ਡੈਡੀ ਦਾ ਐਕਸੀਡੈਂਟ ਹੋਇਆ ਸੀ ਤੇ ਮੰਮੀ ਉੱਦਾ ਮੰਜੇ ਤੇ ਹੈ ਹਣਾ ਤੇ ਦੁੱਖ ਸੀਗਾ ਤੇ ਸੋਚੀ ਪੈ ਗਈ ਤੇ ਬੜੀ ਅਮ ਅਮ ਮਤਲਬ ਭੁਜੀ ਲੈਕੇ ਆਈ ਕੁਸ਼ ਖਾਣ ਨੂੰ ਨਾਲੇ ਤੇ ਨਾਲੇ ਇਹ ਵੀ ਕਿ ਰੱਖੜੀ ਕਦੇ ਇਹਨੇ ਕਦੇ ਨਹੀਂ ਸੋਚਿਆ ਨਾਲੇ ਹਮੇਸ਼ਾ ਇਹਦੀ ਵੱਡੇ ਤਾਏ ਨਾਲ ਹੀ ਬਣਦੀ ਸਾਡੇ ਨਾਲ ਤੇ ਘੱਟ ਹੀ ਬਣੀ ਆ ਸਾਡੇ ਨਾਲ ਛੋਟੀ ਦੀ ਬਣਦੀ ਆ ਤੇ ਬੜੀ ਖੁਸ਼ੀ ਹੋਈ ਤੇ ਆਪਾਂ ਇਹਨੂੰ ਨਾ ਗਲੇ ਗੁਲੇ ਲਾਇਆ ਅਮ ਮਤਲਬ ਬੜਾ ਚਾਅ ਕੀਤਾ ਤੇ ਇਹਨੇ ਮਤਲਬ ਡੈਡੀ ਹੁਣਾ ਨੇ ਵੀ ਸੁਟ ਸਾਟ ਮੰਨੇ ਇਹਨੂੰ ਤੇ ਇਹ ਆ ਕਿ ਮਤਲਬ ਜਿਹੜੇ ਪਿਛਲੇ ਜਿਹੜੇ ਲੋਕ ਸੀਗੇ ਨਾ ਉਹ ਪਿਆਰ ਨਾਲ ਰਹਿੰਦੇ ਸੀ ਓਹੀ ਗੱਲਾਂ ਬਾਤਾਂ ਪਰ ਇਹਨਾਂ ਲੋਕਾਂ ਦੀਆਂ ਨਾ ਜਿਹੜੇ ਅੱਜ ਦੇ ਰਵਾ ਨਾ ਅੱਜ ਦਾ ਰਵਾ ਇਹ ਤੇ ਕਹਿੰਦੇ ਬੈਠ ਮੈਂ ਆਇਆ ਕੋਈ ਕਿਸੇ ਲਾਗੇ ਬਹਿੰਦਾ ਨਹੀਂ ਕੋਈ ਵੀ ਕਿਸੇ ਲਾਗੇ ਬਹਿੰਦਾ ਨਹੀਂ ਕੋਈ ਵੀ ਕਹਿੰਦੇ ਬੈਠ ਮੈਂ ਆਇਆ ਹੈਂ

ਡਿਊਟੀ ਤੇ ਚੱਲ ਜਾਂਦਾ ਵਾ ਉਹ ਕਰਦਾ ਓਹੋ security guard ਦੀ ਡਿਊਟੀ ਤੇ ਫੇਰ ਮੁੜਕੇ ਸਾਰਾ ਦੀ ਘਰੇ ਰਹਿਣਾ ਜਿੰਨੇ ਦਿਨ ਰਹੀ ਉਹ ਸੁੱਤਾ ਹੀ ਨਹੀਂ ਹੈਂ ਓਹੀ ਵੀ ਭੈਣ ਆਈ ਆ ਚੱਲ ਗੱਪਾਂ ਸ਼ਪਾਂ ਮਾਰਦੇ ਏ ਦੁੱਖ ਸੁਖ ਫੋਲਦੇ ਆ ਇਕ ਦੂਜੇ ਨੂੰ ਮੈਂ ਮੈਂ ਓਹਨੂੰ ਬਥੇਰਾ ਕਹਿਣਾ ਸੌਂਜਾ ਸੌਂਜਾ ਕਹਿੰਦਾ ਨਹ ਮੈਨੂੰ ਨੀਂਦ ਨਹੀਂ ਆਈ ਮੈਂ ਸੋਂ ਲਿਆ ਸੀ ਮੈਂ ਕਿਹਾ ਤੂੰ ਸੁ ਸੁੱਤਾ ਕਿਥੇ ਹੈਂ ਤੂੰ ਚੱਲ ਸੌਂਜਾ ਹੁਣ ਇਕ ਦਿਨ ਅਸੀਂ ਸਲੇਮਪੁਰ ਚਲੇ ਗਏ ਦੋਨੇ ਭੈਣ ਭਰਾ ਚੱਲ ਕਹਿੰਦਾ ਬਿਪੋ ਕੋਲ ਚਲੀਏ ਮੈਂ ਕਿਹਾ ਚੱਲ

ਆਹੋ ਭੈਣ ਮੇਰੀ ਛੋਟੀ ਲਾਗੇ ਹੀ ਆ ਓਥੇ ਜਿੱਦਾਂ ਆਪਾਂ ਇਥੋਂ ਅਹ ਚੱਲ ਜਾਈਏ ਘਸੀਟਪੁਰ ਨੂੰ ਠੀਕ ਹੈ ਠੀਕ ਹੈ ਤੁਰ ਕੇ ਹੀ ਬੰਦਾ ਚੱਲ ਜਾਂਦਾ ਉੱਦਾ ਸੈਰ ਕਰਦਾ ਈ ਜਾਂਦਾ ਹਾਂ ਤੇ ਓਥੇ ਚੱਲ ਗਏ ਓਥੇ ਰਹੇ ਸਾਰੀ ਦਿਹਾੜੀ ਰੋਟੀ ਰੁਟਿ ਬਣਾਈ ਕ ਉਹ ਵੀ ਵਥੇਰਾ ਜੋਰ ਲਾਵੇ ਕਹਿੰਦੀ ਸਰਜੀਤ ਸੋਂ ਜਾ ਤੂੰ ਸੋਂ ਜਾ ਕਹਿੰਦਾ ਨਹੀਂ ਅਖੇ ਮੈਨੂੰ ਨਹੀਂ ਨੀਂਦ ਆਉਂਦੀ ਐਥੇ ਗੱਪਾਂ ਮਾਰਨ ਢਏ ਆ ਆਪਾਂ ਬੈਠੇ ਹੈਂ ਓਹੀ ਹੈ ਨਾ ਦੋ ਤਿੰਨ ਭੈਣ ਭਰਾ ਕੱਠੇ ਹੋਏ ਕਿੰਨੇ ਦਿਨਾਂ ਮਗਰੋਂ ਅੱਜਕਲ ਤੇ ਟੈਮ ਦੇ ਵਿਚ ਅੱਜਕਲ ਦੇ ਸਮੇਂ ਦੇ ਵਿਚ ਭੈਣ ਭਰਾ ਕੱਠੇ ਹੋਣ ਦਾ ਟੈਮ ਹੀ ਨਹੀਂ ਮਿਲਦਾ ਤੇ ਜਿਹੜੇ ਭੈਣ ਭਰਾ ਤੇ ਜਿਹੜੇ ਭੈਣ ਭਰਾ ਕੱਠੇ ਆ ਨਾ ਉਹਨਾਂ ਦੀ ਬਣਦੀ ਇੰਨੀ ਆ

ਮੈਂ ਤੇ ਸਾਲ ਸਾਲ ਬਾਅਦ ਹੀ ਸਾਲ ਹੀ ਪੈ ਜਾਂਦਾ ਤੇ ਜਾਣੀ ਤੇ ਉਹ ਮੈਨੂੰ ਨਾ ਬੜਾ ਹੀ ਜ਼ੋਰ ਲਾਉਂਦਾ ਰਹਿੰਦਾ ਆਜਾ ਆਜਾ ਭਾਈ ਆਜਾ ਓਏ ਆਜਾ ਅਹ ਆਜਾ ਹੈਂ ਮੈਂ ਕਹਿਣੀ ਨਹੀਂ ਮੈਨੂੰ ਹੈ ਹੈਨੀ ਅਜੇ ਟੈਮ ਮੇਰਾ ਨਹੀਂ

ਤੇ ਮੈਂ ਕਿਹਾ ਤੂੰ ਤੇ ਹੈ ਮੇਰੇ ਨਾਲੋਂ ਸਾਰੇ ਛੋਟੇ ਈ ਆ

ਸਾਰੇ ਪਰਿਵਾਰ ਚੋਂ ਮੈਂ ਈ ਆਂ ਵੱਡੀ

ਤੇ ਉੱਦਾ ਮੇਰੇ ਮੂਹਰੇ ਜਵਾਬ ਨਹੀਂ ਕਿਸੇ ਨੇ ਵੀ ਦਿੱਤਾ ਮੈਂ ਜਿੱਦਾਂ ਮਰਜੀ ਓਹਨਾ ਦੀ ਬੇਜਤੀ ਕਰ ਲਵਾਂ ਤੇ ਦੋ ਤੇ ਬਾਹਰ ਹੀ ਆ ਵਚਾਰੇ ਬੜੀ ਦੇਰ ਹੋਗੀ ਓਹਨਾ ਨੂੰ ਦੋ ਐਥੇ ਆ

ਬੜਾ ਚਲੋ ਠੀਕ ਆ ਫੇਰ ਮੈਂ ਕਰਦੀ ਤੁਹਾਡੇ ਨਾਲ ਗੱਲ

ਚੰਗਾ